ਇਸ ਮਸ਼ੀਨ ਵਿੱਚ ਬਹੁਤ ਵਧੀਆ ਰੰਗ ਭਰੇ ਹੋਏ--

ਇਹ ਇੱਕ ਕਾਰ ਪਾਰਕਿੰਗ ਏਰੀਆ ਬਣਿਆ ਹੋਇਆ ਹੈ।

ਜੋ ਅਸੀਂ ਇਸ ਵਿੱਚ ਦੇਖ ਰਹੇ--

ਜੋ ਕੇ ਅੱਸੀਂ ਇੱਸ ਵਿੱਚ ਦੇਖ ਰਹੇ ਹਨ।

ਜੋ ਕਿ ਇਸ ਵਿੱਚ ਸਾਨੂੰ ਮਿਲਦਾ ਹੈ।

ਇਹ ਇੱਕ ਬਹੁਤ ਵਧੀਆ ਰੈਸਟੋਰੈਂਟ ਬਣਿਆ ਹੈ।

ਜੋ ਕਿ ਅਸੀਂ ਇਸ ਵਿੱਚ ਦੇਖ ਰਹੇ--

ਇਹ ਬਹੁਤ ਵਧੀਆ ਖੁੱਲੀ ਪਾਰਕ ਬਣੀ ਹੋਈ ਹੈ।

ਜੋ ਕਿ ਬਹੁਤ ਵਧੀਆ ਬਣੀ ਹੋਈ ਦਿਖ ਰਹੀ--

ਜੋ ਅਸੀਂ ਇਸ ਵਿੱਚ ਦੇਖ ਰਹੇ ਏ ਦੇਖ ਰਹੇ ਹਾਂ।

ਇਸ ਰਟੈਸੋਰੈਂਟ ਦੇ ਵਿੱਚ ਬਹੁਤ--

ਜੋ ਅਸੀਂ ਇਸ ਵਿੱਚ ਦੇਖ ਰਹੇ ਹਾਂ।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

ਜਿਸ ਰੂਮਾ ਵਿੱਚ ਅਪਰੇਸ਼ਨ ਹੁੰਦੇ।

ਇਹ ਬਹੁਤ ਵਧੀਆ ਦੁਕਾਨਾਂ ਲੱਗੀਆਂ ਹੋਈਆਂ ਹੈ।

ਜਿਸ ਵਿੱਚ ਬਹੁਤ ਸਾਰਾ ਪਾਣੀ ਵੀ--

ਏਹ ਬਹੁਤ ਵਧੀਆ ਵਿਊ ਬਣਿਆ ਹੋਯਾ ਹੈ।

ਇਹ ਇਕ ਪਾਰਕ ਦਾ ਏਰੀਆ ਹੈ।